ਜਿੰਨਾ ਵੀ ਮਤਲਬ ਕਿ ਭਾਰੀ ਕੱਠ ਵੀ ਸੀਗਾ ਉੱਥੇ ਸਾਰਾ ਕੁੱਝ ਸੀਗਾ

ਪਰ ਉੱਥੇ ਇੱਦਾਂ ਹੋਇਆ ਕੀ ਇੱਕ ਨਾ ਰਕੇਸ਼ ਕੋਈ ਨਿਹੰਗ ਦੀ ਦੇ ਮਤਲਬ ਕੀ

ਨਸ਼ੇ ਵਿੱਚ ਜਾਂ ਕਿਸ ਤਰ੍ਹਾਂ ਵੀ ਲਾ ਲਓ ਹਨਾ ਉਹਦੇ ਵਿੱਚ

ਉਹਨੇ ਮੁੰਡਿਆਂ ਨੇ ਉਹਨੂੰ ਨਿਹੰਗ ਨੂੰ ਮਾਰ ਕੇ ਵੀ ਜਾਨੋ

ਇਹ ਪਰਸੋੰ ਦੀ ਗੱਲ ਹੈ

ਸੀ ਮਤਲਬ ਕੀ ਥੋੜੀ ਜੀ ਸੁਣੀ ਤਾਂ ਮੈਂ ਵੀ ਸੀ ਪਰ ਹੋਇਆ ਕੀ ਸੀ ਇੱਦਾਂ ਦਾ ਕਿ

ਇੱਦਾਂ ਵੀ ਅਹ ਉਹ ਬੇਚਾਰਾ ਮਤਲਬ ਕਿ ਜਿਹੜਾ ਨਿਹੰਗ ਸਿੰਘ ਆ ਉਹ ਕਨੇਡਾ ਰਹਿੰਦਾ ਕਨੇਡਾ ਦਾ ਵਸਨੀਕ ਦੀ

ਉਹ ਕਨੇਡਾ ਗਿਆ ਸੀ ਤੇ

ਮਤਲਬ ਕਿ ਉਹਨੇ ਇੱਧਰ ਕਨੇਡਾ ਤੋਂ

ਆਇਆ ਸੀ PR ਹੋਕੇ ਪਹਿਲੀ ਵਾਰ ਆਇਆ ਸੀ ਆਪਣੇ ਘਰ

ਹਾਂ ਕਨੇਡਾ ਤੋਂ ਆਇਆ ਸੀ PR ਹੋਕੇ

ਬੱਸ ਇੱਕ ਮਹੀਨਾ ਉਹਨੇ ਕਿਤੇ ਜ੍ਲੰਧਰ ਉਹਨੇ job ਮਤਲਬ ਕਿ ਕੋਈ ਕੰਮ ਦੇ ਸਿਲਸਿਲੇ ਵਿੱਚ ਜਲੰਧਰ ਇੱਕ ਮਹੀਨਾ ਰਿਹਾ ਸੀਗਾ ਤੇ ਹਜੇ ਮਤਲਬ ਤਿੰਨ ਚਾਰ ਦਿਨ ਪਹਿਲਾਂ ਹੀ ਉਹ ਆਪਣੇ ਘਰ ਆਇਆ ਸੀਗਾ

ਘਰ ਆਇਆ ਤਾਂ ਹਾਂ ਜਦੋ ਉਹਦੇ ਆਪਣੇ ਘਰ ਆਇਆ ਤੇ ਚਲੋ ਉਹਨੇ ਨਾ ਉਹਨੇ ਸੋਚਿਆ ਕਿ ਹੋਲੀ ਦਾ

ਹਾਂ ਵੀ ਮੈਂ ਮੱਥਾ ਟੇਕ ਕੇ ਆਉਣਾ ਹੋਲੇ ਮਹੱਲੇ ਤੇ

ਗਿਆ ਏ ਘਰ ਤੋਂ ਚੰਗਾ ਭਲਾ ਕੱਲਾ ਗਿਆ ਹੈ ਜਾ ਕੇ ਉਹ

ਉੱਥੋਂ ਉੱਥੇ ਉੱਥੋਂ ਹੀ ਉਹ ਕੱਲਾ ਚਲਾ ਗਿਆ ਉੱਥੇ ਆਨੰਦਪੁਰ ਸਾਹਿਬ ਜਦੋਂ

ਗਿਆ ਪਹੁੰਚਿਆ ਤਾਂ ਰਸਤੇ ਵਿੱਚ ਉਹਨੇ ਮਤਲਬ ਕਿ ਕੁੱਝ ਨਸ਼ੇੜੀ ਮੁੰਡਿਆਂ ਨੇ ਜਾਂ ਕੁੱਝ ਉਹਨਾ ਨੇ ਖਾਧਾ ਪੀਤਾ ਸੀਗਾ ਤਿੰਨ ਦੋ ਗੱਡੀਆਂ

ਗਾਨੇ ਲਗਾ ਕੇ ਤੇ ਉਹ ਗਲਤ ਹਰਕਤਾਂ ਕਰ ਰਹੇ ਸੀਗੇ ਕੁੜੀਆਂ ਨੂੰ ਛੇੜ ਦੇ ਸੀਗੇ

ਗਲਤ ਐਸਾ ਕੁੱਝ ਕਰਦੇ ਸੀਗੇ ਤਾਂ ਉਹਨੇ ਸਿਰਫ ਉਹਨੇ ਉਹਨੇ ਉਹਨਾ ਨੂੰ ਕਿਹਾ ਕਿ ਤੁਸੀਂ ਆਏ ਤੁਸੀਂ ਇਹ ਦੇਖੋ ਤੁਸੀਂ ਆਏ ਕਿਹੜੀ ਜਗ੍ਹਾ ਤੇ ਹੋ

ਇੰਨੇ ਗਲਤ ਗਾਣੇ ਸੁਣ ਰਹੇ ਹੋ ਹਨਾ

ਆਵਾਜ਼ ਚ ਤੇ ਤੁਸੀਂ ਆਵਾਜ਼ ਘੱਟ ਕਰ ਲਓ ਜੇ ਤੁਸੀਂ ਸੁਣਨੇ ਵੀ ਤਾ ਅਵਾਜ਼ ਘੱਟ ਕਰ ਲਓ ਵੀ ਇਹ

ਵਧੀਆ ਗੱਲ ਨੀ ਹੈਗੀ ਚੰਗੀ ਗੱਲ ਨੀ ਹੈਗੀ ਜਦੋਂ ਉਹਨੇ ਉਹਨਾ ਨੂੰ ਰੋਕਿਆ ਭਾਵੇਂ ਉਹਨੇ ਥੋੜਾ ਜਾ ਗੁੱਸੇ ਵਿੱਚ ਹੀ ਕਿਹਾ ਹੋਵੇਗਾ ਕਿਉਂਕਿ

ਤਾਂ ਜਦੋਂ ਉਹਨੇ ਦੇਖਿਆ ਉਹਨਾਂ ਮੁੰਡਿਆਂ ਨੇ ਕੁਛ ਸੋਚਿਆ ਨੀ ਕੁਝ ਸਮਝਿਆ ਨੀ ਜਦੇ ਇੱਕ

ਗੱਡੀ ਚੋਂ ਇੱਕ fire ਕਰ ਦਿੱਤਾ ਗੋਲੀ ਚਲਾ ਤੀ

ਉਹਦੇ ਉੱਤੇ ਤੇ ਜਦੋਂ ਉਹਨੇ fire ਕੀਤਾ ਫ਼ੇਰ ਉਹਨੇ ਫ਼ੇਰ ਉਹਨੇ ਵੀ ਆਪਣੇ ਬਚਾ ਲਈ ਕੁੱਝ ਕਰਨਾ ਉਹਨੇ ਜਦੋਂ ਉਹਨੇ ਮੁੰਡਿਆਂ ਨੇ

ਪਾ ਲਿਆ ਪੰਜ ਸੱਤ ਮੁੰਡਿਆਂ ਨੇ ਦਸ ਮੁੰਡਿਆਂ ਨੇ ਉਹਨੂੰ

ਵਿਚਾਰਾ ਕੁੱਟ ਕੁੱਟ ਕੇ ਹੀ ਜਦੋਂ ਉਹ ਗਿਰ ਗਿਆ

death ਵੀ ਹੋਗੀ ਉਹ ਜਾਨ ਵੀ ਉਹਦੀ ਨਿਕਲ ਗਈ ਪਰ ਉਹਨਾ ਨੇ ਫ਼ੇਰ

ਹਟੇ ਹੈਗੇ ਫ਼ੇਰ ਉਹ ਮਾਰੀ ਗਏ ਉਹਨੂੰ

ਤੇ ਉਹ ਇੰਨਾ ਬਹਿ ਰਹਿਮੀ ਨਾਲ ਉਹਨੂੰ ਕੁੱਟਿਆ ਗਿਆ ਏ ਮਾਰਿਆ ਗਿਆ ਏ ਤੇ

ਨਹੀਂ ਜੇ ਤਾਂ ਵੈਸੇ ਦੇਖਿਆ ਜਾਵੇ ਤਾਂ ਮੁੰਡੇ ਦੀ ਕੋਈ ਗਲਤੀ ਵੀ ਨਹੀਂ ਹੈਗੀ ਸੀ

ਥੋੜਾ ਬਹੁਤਾ ਗੁੱਸੇ ਵਿੱਚ ਕਿਹਾ ਵੀ ਹੋਏਗਾ ਤੇ ਬੱਚਿਆਂ ਨੂੰ

ਵੀ ਹੋਣਗੀਆਂ ਜਾਂ ਜਿਹੜੇ ਮਤਲਬ ਕਿ ਸੰਗਤ ਹੋਰ ਵੀ ਬਹੁਤ ਸੀ ਉਥੇ ਕੋਈ ਪੁਲਸ ਦਾ ਵੀ ਕੋਈ ਪ੍ਰਬੰਧ ਨਹੀ ਸੀ ਹੈਗਾ ਵੀ ਚਲ ਕੋਈ

ਬੰਦਾ ਕੋਈ ਓ ਅੱਗੇ ਵੱਧਦਾ ਵੀ ਉੱਦਾਂ

help ਨੀ ਕੀਤੀ ਹੈਗੀ ਮਤਲਬ ਕੀ

ਕੀ ਜਿਹੜਾ ਮਤਲਬ ਕੀ ਸਿੱਖ ਸਿੱਖ ਅਮ੍ਰਿਤਧਾਰੀ ਬੰਦੇ ਨੂੰ ਕੋਈ ਕੁੱਟ ਰਿਹਾ

ਨਸ਼ੇੜੀ ਮੁੰਡੇ ਕੁੱਟ ਰਹੇ ਨੇ ਤਾਂ ਕਿਸੇ ਨੂੰ ਤਾਂ ਅੱਗੇ ਵਧਣਾ ਚਾਹੀਦਾ ਸੀ ਕੋਈ

ਉਹ ਵੀ ਇੱਕ ਇੱਕ ਮਾਂ ਦਾ ਕੱਲਾ ਕੱਲਾ ਪੁੱਤ ਸੀਗਾ ਕਨੇਡਾ ਤੋਂ

ਕਨੇਡਾ ਪੜ੍ਹਾ ਲਿਖਾ ਕੇ ਤੇ ਉਹਦੀ ਇੱਕ sister ਨੇ ਉਹ ਵੀ ਕਨੇਡਾ ਚ ਤੇ ਪਹਿਲਾਂ ਮਾਂ

ਕਿੰਨੇ ਪਿਆਰ ਨਾਲ ਚਾਵਾਂ ਨਾਲ ਭੇਜਦੇ ਨੇ or ਬੱਚੇ ਦੇ ਨਾਲ

ਹੋਜੇ ਉਹ ਮਾਂ ਦਾ ਤਾਂ ਰੋਂਦੀ ਨੀ ਦੇਖੀ ਜਾਂਦੀ ਇੰਨਾ ਬਹੁਤ ਬੁਰਾ ਹਾਲ ਹੋਇਆ ਪਿਆ ਉਸ ਮਾਂ ਦਾ

ਮੇਰੇ ਤਾਂ ਜਦੋਂ ਦਾ ਦੇਖਿਆ ਮੇਰਾ ਤਾਂ ਆਪਣਾ ਹੀ ਇੰਨਾ ਜਿਆਦਾ ਰਾਤ ਨੀਦ ਵੀ ਆਈ ਵੀ ਹਾਏ ਕਿਸ

ਕਿਸ ਤਰ੍ਹਾਂ ਉਸਦੇ ਨਾਲ ਕਿੱਦਾਂ ਕਿੱਦਾਂ ਦਾ ਸਲੂਕ

ਉਹਦੇ ਨਾਲ ਕਿਉਂ ਨੀ ਕੋਈ ਬਚਾਉਣ ਗਿਆ ਮੈਂ ਆਪਣੇ ਮਨ ਵਿੱਚ ਸੋਚਦੀ ਹਾਂ ਕੀ ਹਾਏ ਜੇ ਮੈਂ

ਚਾਰ ਵੱਜ ਹੀ ਜਾਂਦੀਆਂ ਪਰ ਮੈਂ

ਨਾ ਹਰੇਕ ਕੋਈ ਇੱਕ ਇਨਸਾਨ ਵਰਗਾ ਨਹੀਂ ਹੁੰਦਾ ਹੈਗਾ ਜਰੂਰੀ ਨੀ ਹੈਗਾ ਜੇ ਮਤਲਬ ਤੁਸੀਂ ਥੋਡੇ ਦਿਲ ਵਿੱਚ ਇਹ ਗੱਲ ਆਈ ਇਹ ਨਹੀਂ ਹੈਗਾ ਕਿ ਹਰੇਕ ਦੇ ਦਿਲ ਵਿੱਚ ਆਵੇ

ਇਹਦੇ ਦਿਲ ਚ ਤਾਂ ਮਤਲਬ ਕਿ ਆਪਾਂ ਡਰਦੇ ਹਾਂ ਥੋੜਾ

ਜੇ ਆਪਣੇ ਬੱਚੇ ਨੇ ਹੁਣ ਆਪਣੇ ਬੱਚੇ ਵੀ ਜਵਾਨ ਨੇ ਕੱਲ ਨੂੰ ਉਹਨਾ ਨੇ ਵੀ ਕਿਸੇ ਸਮਾ ਸਮਾਗਮਾ ਤੇ ਜਾਣਾ ਉਹਨਾ ਨੇ ਵੀ ਦੋਸਤਾ ਨਾਲ ਜਾਣਾ ਜੇ by

ਉਹਨਾ ਦੀਆਂ ਅੱਖਾ ਦੇ ਸਾਹਮਣੇ ਇਹ ਕੁੱਝ ਹੋ ਰਿਹਾ ਹੋਵੇ ਤਾਂ ਆਪਣੇ ਬੱਚੇ ਆਪਾਂ ਇਹਨਾ ਨੂੰ ਕਹਾਂਗੇ ਹਾਏ ਤੁਸੀਂ ਅੱਗੇ ਨਾ ਵਧਿਓ ਕਿਉਂਕਿ ਅੱਜ

ਕੀਤਾ ਉਹਨੇ ਉਹਦੀ ਜਾਨ ਤਾਂ ਲਈ ਹੀ ਲਈ ਆ ਉਹਦੀ help ਲਈ ਕਿਸੇ ਪੁਲਸ ਨੂੰ call ਕਰੋ ਕਿਤੇ ਮਤਲਬ ਕਿ ਆਪ ਨਾ ਅੱਗੇ ਹੋਏਓ ਕੋਈ ਪਤਾ ਨੀ ਹੈਗਾ ਕਿਸੇ ਦੀ ਆਈ ਤੇ ਕਿਵੇਂ ਕਿਸੇ ਦੇ ਮਤਲਬ

ਇੱਡਾ ਵੱਡਾ ਮਤਲਬ ਕੀ ਜਿੱਥੇ ਇੱਡਾ ਵੱਡਾ ਹਾਦਸਾ ਹੋਇਆ ਉੱਥੇ ਪੁਲਸ ਦਾ ਹੀ arrangement ਨੀ ਹੈਗਾ ਪਹਿਲੀ ਗਲਤੀ

ਉੱਥੇ ਇੰਨਾ ਮਾਹੋਲ ਇੱਦਾਂ ਦਾ ਵੀ ਜਦੋਂ ਇੰਨੀ ਭੀੜ ਲੱਗੀ ਆ ਉੱਥੇ ਫ਼ੇਰ ਮਾਹੋਲ ਤਾਂ ਇਕਨ ਦਾ ਹੋ ਵੀ ਸਕਦਾ

ਸ਼ਹੀਦੀ ਦਿਵਸ ਮਨਾਉਂਦੇ ਨੇ or ਕਿੰਨੇ

ਤਾਂ ਜੋ ਕੋਈ ਇੱਥੇ ਗਲਤ ਹਰਕਤ ਨਾ ਹੋਵੇ ਅਹ ਪਹਿਲਾਂ

ਇੰਨਾ ਜਿਆਦਾ ਮਹੋਲ ਵਧੀਆ ਹੋਗਿਆ ਹੋਇਆ ਕਿ ਹੁਣ ਤਾਂ ਕਿਸੇ ਨੂੰ ਡਰ ਹੀ ਨੀ ਲੱਗਦਾ ਹੈਗਾ ਜਿੰਨਾ ਪਹਿਲਾਂ

ਤੇ ਉਹਨਾ ਨੇ ਇੰਨਾ ਵਧੀਆ ਪ੍ਰਬੰਧ ਕੀਤਾ ਫ਼ੇਰ ਸੀਗਾ ਉਹਨਾ ਨੇ ਸਿਰਾਂ ਤੋਂ ਚੁੰਨੀਆ ਕਿਸੇ ਦੇ ਸਿਰ ਦੇ ਉੱਤੇ

ਕੋਈ cutting ਵਾਲਾਂ ਵੀ ਉਹ ਵੀ ਨਹੀ ਸੀ ਜਾ

ਜਿਆਦਾ ਵਧੀਆ ਪ੍ਰਬੰਧ ਕੀਤਾ ਜਾਂਦਾ ਆਪਣੇ ਇੱਥੇ ਮਤਲਬ ਕਿ ਹੁਣ ਕੋਈ ਡਰ ਵਾਲੀ ਗੱਲ ਨੀ ਹੈਗੀ ਤੇ ਫ਼ੇਰ ਉੱਥੇ ਕਿਉਂ ਨੀ ਕੀਤਾ ਗਿਆ ਜਿੱਥੇ

ਹਾਂਜੀ ਇੱਕ ਤਰ੍ਹਾਂ ਦੇਖਿਆ ਜਾਵੇ ਹੈ ਤਾਂ ਇਨਸਾਨ ਦੀ ਕੋਈ ਗਲਤ ਵੀ ਨੀ ਸੀਗਾ ਜੇ ਉਹਨੇ ਉਹ ਇਨਸਾਨਾ ਨੂੰ ਰੋਕਿਆ ਹੀ ਸੀਗਾ ਵੀ ਤੁਸੀਂ ਗਲਤੀ ਕਰਦੇ ਪਏ ਹੋ ਪਹਿਲੀ ਗਲਤੀ ਤਾਂ ਉਹਨਾ ਦੀ ਇਹ ਹੈ ਵੀ ਤੁਸੀਂ ਉਹਦੇ ਪਰ ਹਮਲਾ ਕੀਤਾ ਤਾਂ ਕੀਤਾ ਕਿਉਂ

ਦਾ ਸਭ ਤੋਂ ਹੁਣ ਵੱਡੀ ਗੱਲ ਇਹ ਆਉਂਦੀ ਪਈ ਹੈ ਕਿ ਉਸ ਮਾਂ ਦਾ ਉਹ ਕਿਸ ਤਰ੍ਹਾਂ ਉਹ ਵੀ ਆਪਣੇ ਕਿੱਦਾਂ ਉਹ ਭੁੱਲ ਪਾਏਗੀ ਕੀ ਹਾਏ ਮੇਰਾ ਬੱਚਾ ਜਵਾਕ ਕਿਤੇ ਸੋਚ ਕੇ ਵੀ ਇੰਨਾ

ਕੀ ਹਾਏ ਬਾਹਰ ਗਿਆ ਤੇ ਬਾਹਰੋਂ ਆਇਆ ਤੂੰ ਹਨਾ ਵੀ ਜੇ

ਸੀਗਾ ਕਿੱਥੋਂ ਤੂੰ ਵਾਪਿਸ ਤੇਰੀ ਲਾਸ਼ ਹੁਣ ਉਹ ਕਹਿੰਦੇ ਉਹਦਾ ਮਾਂ